ਸਾਹਮਣੇ ਕੁਝ ਕੇਬਲ ਦਿਖਾਈ ਦੇ ਰਹੇ ਹਨ ਉੱਪਰ ਕੁਛ ਮਸ਼ੀਨ ਪਈਆਂ ਹੋਈਆਂ ਹਨ ਗਰੀਨ ਮੈਟ ਵਿਸ਼ਆ ਹੋਇਆ ਹੈ।

ਸਾਹਮਣੇ ਇੱਕ ਬਹੁਤ ਵੱਡਾ ਗਰਾਉਂਡ ਹੈ ਅਤੇ ਉਸ ਦੇ ਚਾਰ ਦੀਵਾਰੀ ਹੋਈ ਹੈ ਕੁਛ ਟਾਇਰ ਪਏ ਹੋਏ ਹਨ ਵਾਈਟ ਕਲਰ ਦੀ ਪਾਈਪ ਲੱਗੀ ਹੋਈ ਹੈ।

ਅਤੇ ਊਪਰ ਕੁਛ ਸਮਾਨ ਪਿਆ ਹੋਇਆ ਹੈ ਦਿਵਾਰ ਤੇ ਕੁੱਛ--

ਅਤੇ ਇੱਕ ਵਾਟਰ ਕੂਲਰ ਹੈ ਇੱਕ ਗਿਲਾਸ ਪਿਆ ਹੋਇਆ ਹੈ ਸਾਹਮਣੇ ਇੱਕ ਵੱਡਾ ਸਾਰਾ ਲੋਹੇ ਦਾ ਪਾਈਪ ਹੈ ਕੁਛ ਦਰਖਤ ਹਨ।

ਸਾਹਮਨੇ ਇੱਕ ਮੋਟਰਸਾਈਕਲ ਔਟੋ ਰਿਕਸ਼ਾ ਦਿਖਾਈ ਦੇ ਰਿਹਾ ਹੈ ਇੱਕ ਲੜਕੀ ਦਿਖਾਈ ਦੇ ਰਹੀ ਇੱਕ ਆਦਮੀ ਦਿਖਾਈ ਦੇ ਰਿਹਾ ਹੈ।

ਅਤੇ ਇੱਕ ਲੋਹੇ ਦੀ ਪਾਈਪ ਨਜ਼ਰ ਆ ਰਹੀ ਹੈ ਕੰਧ ਨਜ਼ਰ ਆ ਰਹੀ ਹੈ ਦੀਵਾਰ --

ਸਾਹਮਣੇ ਇੱਕ ਡੱਬਾ ਪਿਆ ਹੋਇਆ ਹੈ ਇੱਕ ਪਾਈਪ ਪਈ ਹੈ ਪਿੱਲਰ ਪਏ ਹਨ ਕੁਰਸੀ ਪਈ ਹੈ।

ਅਤੇ ਸਾਹਮਣੇ ਇੱਕ ਬੋਰਡ ਲੱਗਿਆ ਹੈ ਸੜਕ ਦੇ ਉੱਪਰ ਨਿੰਮ ਲੱਗੇ ਹਨ ਇੱਕ ਪਾਈਪ ਹੈ।

ਅਤੇ ਇਕ ਫੁੱਲ ਪਿਆ ਹੋਇਆ ਹੈ ਡੈਕੋਰੇਸ਼ਨ ਹੋਈ ਹੈ ਚਾਦਰਾਂ ਦੀ--

ਸਾਹਮਣੇ ਇੱਕ ਡਮੀ ਪਈ ਹੋਈ ਹੈ ਉਸ ਵਿੱਚ ਕੱਪੜੇ ਲੱਦੇ ਹਨ ਲਾਈਟਾਂ ਲੱਗੀਆਂ ਹੋਈਆਂ ਹਨ।

ਸਾਹਮਣੇ ਇੱਕ ਟੇਬਲ ਨਜ਼ਰ ਆ ਰਹੇ ਹਨ ਕੁਛ ਕੰਪਿਊਟਰ ਪਏ ਹੋਏ ਹਨ ਉਪਰ ਸ਼ੀਸ਼ੇ ਪਏ ਹੋਏ ਹਨ ਅਤੇ ਅਖਬਾਰ ਵੀ ਪਏ ਹਨ ਇੱਕ ਕਿਤਾਬਾਂ ਪਈਆਂ ਹਨ।